ਓਹ ਬਾਉਲਸ ਪਏ ਆ ਇੱਕ ਹੋਲ ਵਹੋਲ ਪਿਆ ਹੈ ਐਂਡ ਕਾਫੀ ਅੱਛੀ ਲੱਗ ਰਹੀ ਹੈ ਜੀ।

ਤੇ ਅਅ ਰੰਗੋਲੀ ਬਣਾਈ ਦਿਖਾਈ ਦੇ ਰਹੀ ਐ ਬੱਚੀਆ ਬਹੁਤ ਸੀ ਬੱਚੀਆਂ ਖੜੀਆਂ ਅਠ ਛੇ ਬੱਚੀਆਂ ਨੇ ਜੋ ਰਲ ਮਿਲ ਕੇ--

ਇਹ ਇੱਕ ਪੋਸਟਰ ਲੱਗਾ ਦਿਖਾਈ ਦੇ ਰਿਹਾ ਹੈ ਰਿਹਾਨ ਸਰਵਿਸ ਸਟੇਸ਼ਨ ਦਾ।

ਇਹ ਇੱਕ ਵਾਈਟ ਰੂਮ ਦਿਖਾਈ ਦੇ ਰਿਹਾ ਹੈ ਜਿਹਦੇ ਵਿੱਚ ਇੱਕ ਬੁੱਧ ਭਗਵਾਨ ਜੀ ਦੀ ਸਟੈਚੂ ਪਿਆ ਵਾ।

ਔਰ ਕਾਫੀ ਫ੍ਰੇਮਸ ਲੱਗੇ ਹੋਏ ਨੇਂ ਔਰ ਇੱਕ ਚੇਅਰ ਪਈ ਹੈ।

ਇਹ ਇੱਕ ਗਰਾਊਂਡ ਹੈ ਜਿੱਥੇ ਦੌੜ ਦੀ ਪ੍ਰਤੀਯੋਗਤਾ ਦਿਖ ਰਹੀ ਹੈ।

ਸਟੇਚੁ ਓੱਤੇ ਵੀ ਕੋਟ ਪੈਂਟ ਪਾਏ ਹੋਏ ਨੇਂ ਔਰ ਬਲੂ ਕਲਰਸ ਤੇ ਕੁੱਛ ਹੈ ਔਰ ਐਕਟਿਵਾ ਖੜੀ ਹੈ ਔਰ ਲਾਈਟਨਿੰਗ ਹੋ ਰੱਖੀ ਹੈ।

ਟੈਂਟ ਲੱਗਾ ਹੋਇਆ ਔਰ ਜਿਵੇਂ ਕਿ ਇੱਕ ਹੋਲ ਹੁੰਦਾ ਹੈ।

ਔਰ ਇੱਥੇ ਪ੍ਰਦੂਸ਼ਨ ਕੇਂਦਰ ਚ ਪ੍ਰਦੂਸ਼ਨ ਬਾਰੇ ਚੈਕਿੰਗ ਕੀਤੀ ਜਾਂਦੀ ਹੈ।

ਕਾਫੀ ਤਰ੍ਹਾਂ ਦੀਆਂ ਔਰ ਮਿੱਟੀ ਚ ਬੋਧ ਦੀਆਂ ਗਈਆਂ ਨੇ।

ਆਸ ਪਾਸ ਪੇੜ ਪੌਧੇ ਨੇ ਗ੍ਰੀਨਰੀ ਹੈ ਇੱਕ ਕੱਚਾ ਰਸਤਾ ਬਣਾ ਰੱਖਿਆ ਹੈ।

ਇਹ ਇਕ ਟੈਰਿਸ ਲੱਗ ਰਿਆ ਆ ਜਿੱਥੇ ਇੱਕ ਸਮਾਨ ਪਿਆ ਔਰ ਟੇਬਲ ਵਗੈਰਾ ਵੀ ਪਈਆਂ ਨੇ।

ਇਹ ਇੱਕ ਪੈਟਰੋਲ ਪੰਪ ਆ ਇੰਡੀਅਨ ਆਇਲ ਦਾ।

ਔਰ ਜੋ ਪੈਟਰੋਲ ਪਾ ਰਹੇ ਨੇ ਔਰ ਬੋਰਡ ਲੱਗਾ ਆ।